ਤੇ ਬੱਸ ਦੇਖਦੀ ਹਾਂ ਹੁਣ ਮੈਂ ਗੱਲ ਕਰਦੀ ਹਾਂ ਐਵੇਂ ਤਾਂ teachers ਦੇ ਵੀ ਫੋਨ ਆ ਰਹੇ ਸੀਗੇ ਕੀ ਤੁਸੀਂ ਅੱਗਲੀ ਮਤਲਬ paper ਤਾਂ ਹੁਣ ਕਹਿੰਦੇ ਖ਼ਤਮ ਹੋ ਗਏ ਵੀ ਹਲੇ result ਤਾਂ ਨਹੀਂ ਆਇਆ ਹੈਗਾ ਬਹੁਤ ਤੁਸੀਂ ਹਲੇ

ਕੀ ਤੁਸੀਂ admission ਵੀ ਨਹੀਂ ਕਰਵਾਣਾ ਚਾਹੁੰਦੇ ਤਾਂ ਤੁਸੀਂ ਇਹਨਾ ਨੂੰ ਆਪਣੇ ਬੇਟੇ ਮਤਲਬ school ਭੇਜੀ ਜਾਹੋ ਕੀ ਥੋੜਾ ਬੱਚੇ ਦਾ ਧਿਆਨ ਉਹ ਹੁੰਦਾ ਹੈ ਹੈਨਾ ਵੀ ਘਰ ਇੱਕਲੇ ਰਹੇ ਵੀ mind ਬੱਚੇ ਦਾ mind ਥੋੜਾ ਜਾ ਉਹ ਹੁੰਦਾ ਏ ਕੀ ਬੱਚਾ ਫੋਨ ਤੇ ਵੀ ਲੱਗਿਆ ਰਹਿੰਦਾ ਏ ਜਦਕਿ ਫੋਨ ਅੱਜਕਲ ਬਿਲਕੁਲ ਉਹ ਨਹੀਂ ਹੈਗਾ ਠੀਕ ਨਹੀਂ ਹੈਗਾ ਬੱਚਿਆ ਲਈ ਫੋਨ ਪਰ ਬੱਚੇ ਅੱਜ ਕੱਲ ਫੋਨ ਛੱਡਦੇ ਨਹੀਂ ਹੈਗੇ ਕੀ ਕਰੀਏ

ਸਭ ਪੜਾਉਦੇ ਏ ਵਧੀਆ ਸਭ ਕੁੱਛ ਕਰਦੇ ਏ ਮੈਨੂੰ ਕਹਿੰਦੇ ਸੀ ਤੁਸੀਂ ਭੇਜ ਦੋ ਕੋਈ ਗੱਲ ਨਹੀਂ admission ਵਗੈਰਾ ਤੁਸੀਂ ਇੱਕ ਮਹੀਨਾ ਲੇਟ ਵੀ ਕਰਾਦੋਗੇ ਬੱਚੇ ਦੀ ਤੁਹਾਡੇ ਦੀ ਪੜਾਈ ਖ਼ਰਾਬ ਨਹੀਂ ਹਉਗੀ ਪੜਾਈ ਜਾਰੀ ਰਹੂਗੀ ਹਾਂਜੀ ਹਾਂ ਇਹ ਤਾਂ ਹੈ ਜੀ ਬਾਕੀ ਦੇਖਦੇ ਆ ਵੈਸੇ ਵੀ ਮੈਂ ਕਰਦੀ ਆ ਕੁੱਛ ਹੈਨਾ ਮਨਾਣਾ ਤਾਂ ਪੈਣਾ ਹੀ ਏ ਹੁਣ ਕੀ ਕਰੀਏ ਹਨਾ ਚਲੋਂ ਠੀਕ ਏ ਕਮਲ ਜੀ ਹਨਾ ਹੋਰ ਹੋਰ ਸਭ ਵਧੀਆ ਹਾਂਜੀ ਗਏ ਬੱਚੇ school

ਨਵੀਂ ਤਾਜੀ ਬੱਸ ਬਾਰਿਸ਼ ਹੋ ਗਈ ਹਾਂ ਬਾਰਿਸ਼ ਹੋ ਗਈ ਮੀਹ ਆ ਮੀਹ ਪੈ ਗਿਆ ਹਨਾ ਜਦ ਮੀਹ ਪੈਂਦਾ ਖੀਰ ਪੁੜੇ ਬਣਦੇ ਨੇ ਪਕੋੜੇ

ਬਣਦੇ ਐ ਹਾਂ ਵਧੀਆ ਲੱਗਦੇ ਐ ਕਿਉਂਕਿ ਇਹੋ ਜਿਹੇ ਮੋਸਮ ਚ ਇਹੀ ਚੀਜਾਂ ਖਾਨ ਚ ਸਵਾਦ ਆਉਂਦਾ ਹਾਂ ਪਰ ਉਹ ਲਗਾਤਾਰ ਰਵੇ ਤਾਂ ਵੀ ਫਾਇਦਾ ਉਹ ਚੱਲ ਨਹੀਂ ਜਿੱਦਾਂ ਹੁਣ alters ਠੰਡ ਲੰਗ ਕੇ ਹਟੀ ਹੈ ਹੈ ਹੁਣ ਤਾਂ ਉਹ ਹਲੇ ਮੋਸਮ ਹੈਗਾ ਵੀ ਚਲੋ ਮੀਹ ਵਧੀਆ ਲੱਗਦਾ ਫ਼ੇਰ ਠੰਡਾ ਠੁੰਡਾ ਜਿਆ ਮੋਸਮ ਠੰਡਾ ਹੋ ਗਿਆ ਅੱਜ

ਅੱਜ ਮੈਂ ਲੱਗਿਆ ਤੇ NET ਖੋਲਿਆ

ਮੈਂ ਕਿਆ ਚੱਲ ਕੋਈ ਪੰਜਾਬੀ ਬਾਰੇ ਕੁੱਛ ਦੇਖੀਏ ਉਹ ਮੈਂ ਉੱਥੇ ਪੰਜਾਬੀ ਬੋਲਿਆ ਕੱਡ ਲਈਆਂ

ਬੋਲੀ ਹਾਂ ਪੜ੍ਹ ਕੇ ਦੇਖਿਆ ਬੜੀ ਵਧੀਆ ਲੱਗਦੀਆਂ ਹਾਂਜੀ ਹਾਂ ਬੋਲੀਆਂ

ਕਿਆ ਬੋਲੀਆਂ ਦਾ ਵੀ ਮਤਲਬ ਨਿਕਲਦਾ ਜਦੋਂ ਬੰਦਾ ਨਾ ਬੋਲੀਆ ਬੋਲਦਾ ਬਾਅਦ ਚ ਦੇਖਦਾ ਉਹਨੂੰ ਕਿੱਡਾ ਵਧੀਆ ਉਹ ਨਿਕਲਦਾ ਉਹ ਹਰੇਕ ਉਹਦੇ ਤੇ ਏ ਨਾ ਮਤਲਬ ਹਰੇਕ ਮਤਲਬ marriage ਤੇ ਜਾਂ ਜਾਗੋ ਤੇ ਜਾਂ

ਦੇ ਜਨਮ ਹੋਇਆ ਉਹਦੇ ਹਰੇਕ ਨਾਲ related ਐ ਬੋਲੀਆਂ ਦੀ

ਹੁਣ ਆਹ ਇੱਕ ਬੋਲੀ ਮੈਂ ਦੇਖੀ ਕਹਿੰਦਾ ਅੱਡੀ ਵੱਜਦੀ ਜੈ ਕੁੜੇ

ਹਿੱਲਦੇ ਅੱਡੀ

ਮਤਲਬ ਬੀ ਇਹ ਕਿਆ ਉਹਨੇ ਕਿਹਾ ਵੀ ਜਿੱਦਾਂ ਹੁਣ ਕੋਈ program ਆਉਂਦਾ

ਵਿਆਹ ਸ਼ਾਦੀਆਂ ਤੇ ਕੁੜੀਆਂ ਨੱਚਦੀਆਂ ਨੇ

ਕਹਿੰਦੇ ਵੀ ਲੋਕਾਂ ਦੇ ਚਵਾਰੇ ਹਿੱਲਦੇ

ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ

ਦੁੱਧ ਮਲਾਈਆਂ ਵਾਹ ਦੇਖੋ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਦੁੱਧ ਮਲਾਈਆਂ

ਕਹਿੰਦੇ ਗਿੱਧੇ ਵਿੱਚ ਨੱਚਦੀ ਦਾ ਦੇਖ ਕੇ ਰੂਪ ਦੁਹਾਈਆਂ ਗਿੱਧੇ ਵਿੱਚ

ਨਾਲੇ ਸਿਫਤ ਹੋ ਗਈ ਆਪਣੇ

ਕੀ ਮੈਂ ਨਿੱਕੀ ਹੁੰਦੀ ਛੋਟੀ ਹੁੰਦੀ ਨਾਨਕੇ ਜਾਂਦੀ ਹੁੰਦੀ ਸੀਗੀ ਦੁੱਧ ਮਲਾਈਆਂ ਖਾਂਦੀ ਸੀਗੀ

ਹੁਣ ਕੁੜੀਆਂ ਦੇ ਇੱਦਾਂ ਨਾ ਕੇ ਹੁਣ ਜਿੰਨੀ ਦੇਰ ਪੇਕੇ ਐ ਉਹਨੀ ਦੇਰ ਨਾਨਕੇ ਨੁਨਕੇ ਵਗੈਰਾ ਜਾ ਹੁੰਦਾ

ਉਸ ਤੇ ਬਾਅਦ ਤਾਂ ਫ਼ੇਰ ਸੁਹਰੇ ਜੋਗੀ ਰਹਿ ਜਾਂਦੀ ਐ

ਹਾੜੀ ਹੁੜੀ ਕਰੇ ਕੋਈ ਖਾਸ program ਏ ਵਿਆਹ ਆ ਗਿਆ ਮਰਗਤ ਐ ਤਾਂ ਕਿਤੇ ਨਿਕੱਲ ਹੁੰਦਾ

ਅਹ ਹੁਣ ਇੱਕ ਮੇਰੇ ਵੀ ਦਿਮਾਗ ਚ ਆਈ ਇੱਕ ਭੂਆ ਤੇ ਬਣਾਈ ਹੋਈ ਹੈ

ਬਣ ਬਣ ਕੇ ਪਟੋਲਾ ਭੂਆ ਆਈ ਮੱਥੇ ਚੋਕ ਸਜਾਕੇ

ਭੂਆ ਆਈ ਮੱਥੇ ਚੋਕ ਸਜ਼ਾ ਕੇ ਹੈਂ ਚੋਕ ਸਜਾਕੇ ਨੀ ਵਿਹੜਾ ਪੱਟ ਸੁੱਟਿਆ ਘੱਗਰਾ ਸੂਤ ਦਾ ਪਾਕੇ ਉਹ ਆ ਗਿਆ ਘੱਗਰਾ ਸੂਤ ਦਾ ਪਾਕੇ

ਪਹਿਲਾਂ ਕਿੱਦਾਂ ਬੱਚੇ ਘੱਗਰੇ ਪਾਉਂਦੇ ਸੀਗੇ ਜਿਹੜਾ ਹੁਣ

ਕਰਤਾ ਘੱਗਰਾ ਬੋਲਣ ਚ odd ਜਿਹਾ ਲੱਗਦਾ ਵੀ ਘੱਗਰਾ ਜੇਕਰ ਜਿਹੜਾ ਲਹਿੰਗਾ ਉਹ ਸੋਹਣਾ ਲੱਗਦਾ ਸੁਣਨ ਚ ਬੋਲਣ ਚ ਵਧੀਆ ਲੱਗਦਾ

ਵਿਆਹ ਤੇ ਬਹੁਤ ਨੇ ਜਾਗੋ ਤੇ ਬਹੁਤ ਨੇ

ਜਿੱਦਾਂ ਹੁਣ ਕਹਿੰਦੇ ਹੁੰਦੇ ਸੀਗੇ ਅਹ ਵਿਆਹਵਾਂ ਚ ਜਦੋਂ ਕੋਈ ਢੋਲੀ ਲੱਗਦਾ

ਕਹਿੰਦਾ ਬਾਰੀ ਬਰਸੀ ਖੱਟਣ ਗਿਆਸੀ ਖੱਟ ਕੇ ਲਿਆਂਦਾ ਯਾਮਾ ਭੰਗੜਾ ਤਾਂ ਜੱਚਦਾ ਜੇ ਨੱਚੇ ਮੁੰਡੇ ਦਾ ਮਾਮਾ

ਹਾਂ ਦੇਖਲੋ ਮਾਮੇ ਸ਼ਿਫਤ ਕਰਤੀ

ਵੀ ਮਾਮਾ ਖੁਸ਼ ਹੋਕੇ ਢੋਲੀ ਨੂੰ ਕੁੱਛ ਦੇ ਦਵੇ

ਅੜਾ ਵੀ ਕੋਈ ਸ਼ਗਨ ਸ਼ੁਗਣ ਦੇਵੇ ਢੋਲੀ ਨੂੰ ਇਹ ਤਾਂ ਹੈ ਜੀ ਕਈ ਐ ਕਹਿੰਦੇ ਇੱਕ ਹੋਰ ਵੀ ਸੀ ਕਹਿੰਦੇ ਫੀਤਾ ਫੀਤਾ ਫੀਤਾ ਇਹਨਾ ਨੇ ਕੀ ਨੱਚਨਾ ਇਹਨਾਂ ਦੁੱਧ ਬਕਰੀ ਦਾ ਪੀਤਾ

ਕਹਿੰਦਾ ਤਾਈਏ ਤਾਈਏ ਤਾਈਏ ਧਰਤੀ ਪੱਟ ਸੁੱਟੀਏ ਅਸੀਂ ਜਿੱਥੇ ਮੇਲਣਾ ਜਾਈਏ

ਵੀ ਇੱਦਾਂ ਕਹਿੰਦੇ ਜਿੱਥੇ ਕੁੜੀਆਂ ਇੱਕਠੀਆਂ ਹੋ ਕੇ ਜਾਂਦੀਆਂ ਨੇ ਵਿਆਹ ਸ਼ਾਦੀਆਂ ਚ ਜਾਂਦੀਆਂ ਨੇ ਮੇਲੇ ਚ ਜਾਂਦੀਆਂ ਨੇ ਵੀ ਇੱਕ ਕਿਸਮ ਦਾ ਗਾਹ ਪਾਇਆ ਪਿਆ ਹੁੰਦਾ

ਜਿੱਦਾਂ ਕਹਿੰਦੇ ਨੀ ਕਿਸੇ ਦੇ ਕਹਾਵਤ ਹੋਏ ਕਹਿੰਦਾ ਬੱਕਰੀਆਂ ਕਪਾਹ ਚ

ਹਰੇਕ ਉਹੀ ਹੈ ਅੱਗੇ ਉਹ ਸਿੱਠਨੀਆਂ ਬਲਾਉਂਦੇ ਸੀ ਜਦੋਂ ਆਉਂਦੇ ਸੀ ਨਾਨਕੇ ਆਉਂਦੇ ਸੀ

ਐਵੇਂ ਕਹਿੰਦੇ ਨਾਨਕਿਆ ਉਸ ਪਿੰਡੋਂ ਆਈਆ ਜਿੱਥੇ ਕਿਕਰ ਵੀ ਨਾ ਇਹਨਾਂ ਦੇ ਛੱਜਾਂ ਵਰਗੇ ਪੈਰ ਪੈਰੀ ਛਿੱਤਰ ਵੀ ਨਾ

ਪਤਾ ਇਹੀ ਸਿੱਠਨੀਆਂ ਚ ਪਤਾ ਕੀ ਐ ਕਈ ਵਾਰੀ ਲੜਾਈਆਂ ਵੀ ਹੋ ਜਾਂਦੀਆਂ ਤੇ ਕਈ ਕਈ

ਜਿੱਦਨ ਤਾਂ ਅਸੀਂ ਗਏ ਵਿਆਹ ਉੱਥੇ ਕੁੜੀਆਂ ਨੇ ਕੁੱਛ ਕਈਆਂ ਹੋਣੀਆ ਉਹ ਬੋਲੀ ਪਾਈ ਹੋਣੀ ਐ ਸਿੱਠਨੀ ਗਾਈ ਹੋਣੀ ਮੁੰਡੇ ਨੇ ਆਪ ਹੀ ਕਹਿੰਦਾ ਬਾਰੀ ਬਰਸੀ ਨਾ ਮਤਲਬ ਸ਼ੰਦ ਪਰਾਂਦੇ ਆਈਏ ਜਾਈਏ ਸ਼ੰਦ ਪਰਾਂਦੇ ਟੁੰਬਾ ਕਹਿੰਦਾ ਸਾਲੀਆਂ ਮੇਰਿਆ ਕਿੰਨੀਆ ਸੋਹਣੀਆ ਕਿੰਹਨੂ ਕਿੰਹਨੂ ਚੁੰਮਾ

ਉਹਨੇ ਆਪਣੇ ਕੋਲੋ ਤਾਂ ਛੰਦ ਸੁਣਾ ਤਾ ਉਹੀ ਹੈ ਨਾ ਵੀ ਅੱਜਕਲ ਵੀ ਮਤਲਬ ਉਹ ਕਰਦੇ ਨੇ ਹੋਰ ਕਹਿੰਦਾ ਸੁਣ ਵੇ ਚਾਚਾ ਸੁਣ ਵੇ ਤਾਇਆ ਸੁਣ ਵੇ ਬਾਵਲਾ ਮੋਡੀ

ਧੀ ਵੇ ਕੰਜੂ ਕਿਉਂ ਡੋਬੀ ਦਾਰੂ ਪੀਣੀ ਵੇ

ਇਹ ਮੰਨਲੈ ਵੀ ਇਹ ਮੈਨੂੰ ਲੱਗਦਾ ਇੱਕ ਕੁੜੀ ਨੇ ਆਪਣੇ ਤਾਏ ਚਾਚੇ ਜਾ ਉਹਨੂੰ ਕੁੱਛ ਕਿਹਾ ਕਿਤੇ ਨਾ ਕਿਤੇ ਕਹਿੰਦੇ ਨੇ ਜੀ ਆਪਣਾ ਗਾਲਾ ਕੱਡੀਆ ਜਾ ਵੀ ਕਿੱਥੇ ਡਬੋ ਤੀ ਮੈਨੂੰ

ਕਹਿੰਦਾ ਸੁਣ ਵੇ ਚਾਚਾ ਸੁਣ ਵੇ ਤੇ ਸੁਣ ਵੇ ਬਾਬੁਲਾ ਆਪਣੇ ਬਾਪ ਨੂੰ ਵੀ ਕਹਿੰਦੀ ਐ daddy ਨੂੰ ਮੋਡੀ ਜਿਹੜੇ ਤੁਸੀਂ ਮੋਡੀ ਬਣੇ ਫਿਰਦੇ ਐ ਕਹਿੰਦਾ ਦਾਰੂ ਪੀਣੀ ਦੇ ਦੂਜਾ ਆਪ ਤਾਂ ਦਾਰੂ ਪੀ ਜਾਂਦੇ ਨੇ ਏ

ਕਿਵੇਂ ਕੰਜੂ ਕਿਉਂ ਡੋਬੀ

ਹਾਂ ਵੀ ਉਹਦੇ ਕੋਲ ਡੋਬੋਤੀ ਤੇਨੇ ਉਹ ਵੀ ਦਾਰੂ ਪੀਣ ਆਲਾ ਨਿਕੱਲ ਆਈਆ ਦਾਰੂ ਪੀਣੀ

ਕਹਿੰਦਾ ਹਰੀ ਹਰੀ ਕਣਕ ਦੁਆਬੇ ਦੀ ਜਿਹੜੀ ਗਿੱਧਾ ਨਾ ਪਾਉ ਰੰਨ ਬਾਬੇ ਦੀ ਐ ਦੇਖਲੋ ਹੈ ਰੰਨ ਬਾਬੇ ਦੀ ਨਹੀਂ ਇਹਦੇ ਵਿੱਚ ਕੀ ਕਿਹਾ ਕਹਿੰਦਾ ਵੀ ਜੇ ਗਿੱਧਾ ਨੀ ਪਾਊਂਗੀ ਉਹਦਾ ਕਿਸੇ ਬਾਬੇ ਬੁਬੇ ਨਾਲ ਵਿਆਹ ਹੋਊਗਾ

ਮੁੰਡੇ ਨਾਲ ਨੀ ਹੁੰਦਾ ਕੀ ਜਿਹਨੂੰ ਨੱਚਣਾ ਨੀ ਆਉਂਦਾ

ਕਹਿੰਦਾ ਉੱਚੇ ਟਿੱਬੇ ਮੈ ਭਾਂਡੇ ਮਾਂਝਦੀ ਉੱਤੋ ਰੁੜ੍ਹਗੀ ਥਾਲੀ

ਨਹੀਂ ਮੈਂ ਡਿਪਟੀ ਦੀ ਸਾਲੀ ਹਾਂ

ਦੇਖਲੋ ਕਹਿਣ ਦਾ ਵੀ ਆਪਣੇ ਮਤਲਬ ਵੀ ਜਿਵੇਂ ਮਰਜੀ ਕਰੀ ਜਾਉ ਮਜ਼ਾਕ ਕਰੀ ਜਾਉ ਕੋਈ ਗੂੱਸਾ ਨੀ ਕਰਦਾ ਬੱਸ ਇੱਕ ਵੱਲੋ ਉਹ ਕਰਨਾ ਹੁੰਦਾ ਕੇ ਇਹ ਬੀ ਇਸ ਤਰ੍ਹਾਂ ਪਏ ਉਹਦੇ ਨਾਲ ਚੱਲੀ ਜਾਂਦਾ ਉਹਦੇ ਕਰਕੇ ਹੈ